ਸਾਹਮਣੇ ਇੱਕ ਜੰਗਲ ਦਿਖਾਈ ਦੇ ਰਿਹਾ ਹੈ ਜਿਸਦੇ ਵਿੱਚ ਦੋ ਆਦਮੀ ਦਿਖਾਈ ਦੇ--

ਬੜਾ ਹੀ ਸੁੰਦਰ ਦ੍ਰਿਸ਼ ਹੈ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਹਨ ਇਕ ਹਿਸਾਬ ਨਾਲ ਕਹਿ ਲਓ ਸਾਹਮਣੇ ਕੁਝ ਦੁਕਾਨਾਂ ਨੇ ਦੁਕਾਨਾਂ ਦੇ ਸਾਹਮਣੇ --

ਵਿੱਚ ਜਾਣ ਦਾ ਰਸਤਾ ਬਣਿਆ ਹੋਇਆ ਹੈ ਔਰ ਰਸਤਾ ਬੜਾ ਹੀ ਸੁੰਦਰ ਹੈ।

ਉਪਰ ਪੱਤੇ ਤਹਿਰ ਦੇ ਦਿਖਾਈ ਦੇ ਰਹੇ ਹਨ ਪਾਣੀ ਬਹੁਤ ਹੀ ਗੰਦਾ ਹੈ ਔਰ ਆਲੇ ਦੁਆਲੇ ਪੱਥਰ--

ਡਿਜਾਈਨ ਪੇਸ਼ ਕੀਤਾ ਗਿਆ ਹੈ ਇਸ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਫੋਟੋ ਗੈਲਰੀ ਹੈ।

ਰੰਗ ਵਿੱਚ ਚਿੱਟੇ ਕਲਰ ਦਾ ਕੀਤਾ ਗਿਆ ਹੈ ਔਰ ਬਾਹਰ ਕੰਪਨੀ ਦੇ।

ਔਰ ਇਸ ਗੁਫਾ ਦੇ ਥੱਲੇ ਦੋ ਆਦਮੀ ਖੜੇ ਹੋਏ ਦਿਖਾਈ ਦੇ ਰਹੇ ਹਨ ਇੱਕ ਆਦਮੀ ਦਾ--

ਭਰਿਆ ਜਾਂਦਾ ਹੈ ਟੈਂਕੀ ਦਾ ਰੰਗ ਵੀ ਲਾਲ--

ਡਿਜ਼ਾਇਨ ਤਿਆਰ ਕੀਤਾ ਗਿਆ ਹੈ ਔਰ ਇਸ ਨੂੰ ਚਾਰ--

ਕੁਝ ਸਮਾਨ ਰੱਖਿਆ ਹੋਇਆ ਹੈ ਔਰ ਕਮਰੇ ਦੇ ਵਿੱਚ ਦੋ ਮੰਜੇਂ --

ਦਿਖਾਈ ਦੇ ਰਹੀ ਹੈ ਔਰ ਬਿਲਡਿੰਗ ਬੜੀ ਵਧੀਆ ਤੇ ਸੁੰਦਰ --